ਕਰ ਦਿੱਤਾ ਗਿਆ ਹੈ, ਪਰ ਡਾਕ ਸੇਵਾ ਚਾਲੂ ਹੈ ਟੈਲੀਫ਼ੋਨ ਟੈਲੀਫ਼ੋਨ ਦੇ ਆਉਣ ਨਾਲ ਸੰਚਾਰ ਦੇ ਆਧਾਰ ਵਿੱਚ ਇੱਕ ਨਵਾਂ ਬਦਲਾਵ ਆਇਆ ਹੈ, ਟੈਲੀਫ਼ੋਨ ਅਹ ਦੀ ਖੋਜ ਵਿੱਚ ਗ੍ਰਾਹਮ ਬੈੱਲ ਨੇ ਕੀਤੀ ਸੀ ਟੈਲੀਫ਼ੋਨ ਦੀ ਸਹਾਇਤਾ ਨਾਲ ਮਨੁੱਖ ਦੂਰ ਬੈਠੇ ਲੋਕਾਂ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ ਫੈਕਸ ਮਸ਼ੀਨ ਟੈਲੀਫ਼ੋਨ ਦੀ ਮਦਦ ਨਾਲ ਮਨੁੱਖ ਦੂਰ ਬੈਠੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਸੀ, ਪਰ ਕੋਈ ਲਿਖਤੀ ਦਸਤਾਵੇਜ਼ ਭੇਜਣ ਲਈ ਉਸਨੂੰ ਡਾਕ ਦਾ ਹੀ ਸਹਾਰਾ ਲੈਣਾ ਪੈਂਦਾ ਸੀ, ਜਿਸ ਨਾਲ ਸਮਾਂ ਥੋੜ੍ਹਾ ਜ਼ਿਆਦਾ ਲੱਗਦਾ ਸੀ, ਫੈਕਸ ਮਸ਼ੀਨ ਨੇ ਆ ਕੇ ਇਸ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਹੈ, ਫੈਕਸ ਮਸ਼ੀਨ ਨੂੰ ਟੈਲੀਫੋਨ ਨਾਲ ਜੋੜ ਕੇ ਕੋਈ ਵੀ ਲਿਖਤੀ ਦਸਤਾਵੇਜ਼ ਬਹੁਤ ਘੱਟ ਸਮੇਂ ਵਿੱਚ ਲੋੜੀਂਦੀ ਜਗਤ ਅਹ ਜਾਗ ਤੇ ਭੇਜਿਆ ਜਾ ਸਕਦਾ ਹੈ, ਮੋਬਾਈਲ ਫੋਨ ਮੋਬਾਈਲ ਫ਼ੋਨ ਦੀ ਖੋਜ ਨਾਲ਼ ਸੰਚਾਰ ਦੇ ਸਾਧਨ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ, ਮੋਬਾਈਲ ਫ਼ੋਨ ਦੀ ਖੋਜ ਮਾ ਮਾਰਟੀਨ ਕਪੂਰ ਦੁਆਰਾ ਕੀਤੀ ਗਈ ਸੀ। ਮੋਬਾਈਲ ਦੇ ਰਾਹੀਂ ਦੁਨੀਆ ਦੋ ਕਿਸੇ ਵੀ ਕੋਨੇ ਵਿੱਚ ਅਸੀਂ ਘਰ ਬੈਠੇ ਹੀ ਗੱਲਬਾਤ ਕਰ ਸਕਦੇ ਹਾਂ ਅਤੇ ਲਿਖਤੀ ਸੁਨੇਹਾ ਵੀ ਭੇਜ ਸਕਦੇ ਹਾਂ, ਮੋਬਾਈਲ ਨੇ ਆ ਕੇ ਟੈਲੀਫ਼ੋਨ ਦੀਆਂ ਤਾਰਾਂ ਦੇ ਜਾਲ ਨੂੰ ਘਟਾ ਦਿੱਤਾ, ਜਿਸ ਕਾਰਨ ਟੈਲੀਫ਼ੋਨ ਦੀ ਮਹੱਤਤਾ ਵੀ ਘਟ ਗਈ, ਕੰਪਿਊਟਰ network internet ਦੇ ਆਉਣ ਨਾਲ ਸੰਚਾਰ ਦੇ ਆਧਾਰ ਵਿੱਚ ਇੱਕ ਨਵੇਂ ਕ੍ਰਾਂਤੀ ਆ ਗਈ ਹੈ internet ਦੀ ਖੋਜ ਦੀ ਸ਼ੁਰੂ ਅਹ ਸ਼ੁਰੂਆਤ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੋਈ, ਅੱਜ internet ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। Internet ਦੀ ਮਦਦ ਨਾਲ ਵਿਗਿਆਨਿਕ ਖੋਜ ਵਿੱਚ ਵੀ ਕ੍ਰਾਂਤੀ ਆ ਗਈ ਹੈ internet ਦੁਆਰਾ ਹਰ ਆਦਮੀ ਦੀ ਗਿਆਨ ਪ੍ਰਾਪਤੀ ਲਈ ਪਹੁੰਚ ਬਹੁਤ ਅਸਾਨ ਹੋ ਗਈ ਹੈ। ਕੁਝ ਵੀ ਸਿੱਖਣ ਲਈ ਅਸੀ ਆਪਣੇ ਹਰ ਸਵਾਲ ਦਾ ਜਵਾਬ internet ਰਾਹੀਂ ਪ੍ਰਾਪਤ ਕਰ ਸਕਦੇ ਹਾਂ, ਕੰਪਿਊਟਰ network ਅੱਜ ਦੇ ਸਮੇਂ ਵਿੱਚ ਸਭ ਤੋਂ ਜ਼ਿਆਦਾ ਹਰਮਨ-ਪਿਆਰਾ, ਤੇਜ਼ ਤੇ ਸੁਨਿਹ ਅਹ ਸਹੂਲਤਾਂ ਨਾਲ ਭਰਪੂਰ ਸੰਚਾਰ ਦਾ ਸਾਧਨ ਹੈ, ਇਸ ਰਾਹੀਂ ਅਸੀਂ email, websites ਕਈ social network ਦੀ ਵਰਤੋਂ ਕਰਕੇ ਕਿਸੇ ਵੀ ਰੂਪ ਵਿੱਚ ਸੁਨੇਹਾ ਜਾਂ ਦਸਤਾਵੇਜ ਬੜੀ ਅਸਾਨੀ ਨਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ, ਰੇਡੀਓ ਸੰਚਾਰ ਦੇ ਆਧਾਰ ਵਿੱਚ ਰੇਡੀਓ ਦੀ ਵੀ ਅਹਿਮ ਭੂਮਿਕਾ ਰਹੀ ਹੈ, ਰੇਡੀਓ ਦੀ ਖੋਜ ਜੀ ਕਾਰਮੋਨੋ ਦੁਆਰਾ ਕੀਤੀ ਗਈ, ਕੁਝ ਸਮਾਂ ਪਹਿਲਾਂ ਸੰਚਾਰ ਦੇ ਸਾਧਨਾਂ ਵਿੱਚ ਰੇਡੀਓ ਕਾਫ਼ੀ ਮਹੱਤਵਪੂਰਨ ਰਿਹਾ ਹੈ, ਪਰ ਅਜੋਕੇ ਸਮੇਂ ਉਹ ਥਾਂ ਹੋਰ ਜ਼ਿਆਦਾ ਵਿਕਸਿਤ ਸੰਚਾਰ ਦੇ ਸਾਧਨ ਨੇ ਲੇ ਲਈ ਹੈ, ਰੇਡੀਓ ਹਰ ਪ੍ਰਕਾਰ ਦੀਆਂ ਖ਼ਬਰਾਂ ਦੇ ਸ ਅਹ ਸੂਚਨਾਵਾਂ ਦੇ ਨਾਲ-ਨਾਲ ਮਨੋਰੰਜਨ ਦਾ ਵੀ ਸਾਧਨ ਬਣਿਆ ਹੈ। ਟੈਲੀਵਿਜ਼ਨ, ਟੈਲੀਵਿਜ਼ਨ ਅੱਜ ਦੇ ਸਮੇਂ ਮਹੱਤਵਪੂਰਨ ਸੰਚਾਰ ਦੇ ਆਧਾਰ ਵਿੱਚੋਂ ਵਿੱਚੋਂ ਇੱਕ ਹੈ, ਟੈਲੀਵਿਜ਼ਨ ਦੀ ਖੋਜ ਅਹ ਵਿੱਚ ਦੁਆਰਾ ਕੀਤੀ ਗਈ। ਟੈਲੀਵਿਜ਼ਨ ਸੰਚਾਰ ਦੇ ਸਾਧਨਾਂ ਦੇ ਨਾਲ਼-ਨਾਲ਼ ਸਾਡੇ ਦਿਲ-ਪਰਚਾਵੇ ਦਾ ਵੀ ਸਾਧਨ ਹੈ, ਇਸ ਇਸ ਵਿੱਚ ਅਸੀਂ ਬਹੁਤ ਸਾਰੀ ਅਹ movie ਵਗ਼ੈਰਾ ਦੇਖ ਸਕਦੇ ਹਾਂ। ਸਕੂਲ ਸਿੱਖਿਆ ਵਿਗਿਆਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਬੱਚੇ ਘਰ ਬੈਠਿਆਂ ਟੈਲੀਵਿਜ਼ਨ ਰਾਹੀਂ ਸਿੱਖਿਆ ਪ੍ਰਾਪਤ ਕਰਦੇ ਰਹੇ, ਇਸ ਪ੍ਰਕਾਰ ਟੈਲੀਵਿਜ਼ਨ ਸ ਸੂਚਨਾਵਾਂ ਦੇ ਤੇ ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਲਈ ਵੀ ਮਹੱਤਵਪੂਰਨ ਸਾਧਨ ਹੈ, ਟੈਲੀਵਿਜ਼ਨ ਰਾਹੀਂ ਅਸੀਂ ਵੱਖ-ਵੱਖ ਖੇਤਰਾਂ ਦੇ ਭਿੰਨ ਅਹ ਵਿਭਿੰਨ ਅਤੇ ਸ ਸੱਭਿਆਚਾਰ ਤੋਂ ਵੀ ਜਾਣੂ ਹੁੰਦੇ ਹਾਂ।

ਖ਼ਬਰਾਂ ਸਾਨੂੰ ਹਰ-ਰੋਜ਼ ਦੁਨੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਜਾਣੂ ਕਰਵਾਉਂਦੀਆਂ ਹਨ, ਪੰਜਾਬੀ ਭਾਸ਼ਾ ਵਿੱਚ ਕਈ ਖ਼ਬਰਾਂ ਛਪਦੀਆਂ ਹਨ। ਉਪਰੋਕਤ ਜਾਣਕਾਰੀ ਦੇ ਆਧਾਰ ਤੇ ਅਸੀ ਕਹਿ ਸਕਦੇ ਹਾਂ ਕਿ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਸੰਚਾਰ ਦੇ ਸਾਧਨਾਂ ਦਾ ਹੈਰਾਨੀਜਨਕ ਅਹ ਤਰੱਕੀ ਕੀਤੀ ਹੈ। ਇਨ੍ਹਾਂ ਨੇ ਇਹਨਾਂ ਦੇ ਕਾਰਨ ਅੱਜ ਦੇ ਮਨੁੱਖ ਦਾ ਜੀਵਨ ਅਹ ਸਹੂਲਤਾਂ ਨਾਲ ਭਰਪੂਰ ਗਿਆ ਹੈ, ਇੱਥੇ ਇਹਨਾਂ ਸੰਚਾਰ ਦੇ ਸਾਧਨਾਂ ਨੇ ਮਨੁੱਖ ਲਈ ਹਰ ਕੰਮ

ਲੁੱਟ ਦਾ ਸ਼ਿਕਾਰ ਬਣਾ ਰਹੇ ਹਨ, ਇਸ ਲਈ ਸਾਨੂੰ ਮੋਬਾਈਲ ਤੇ internet ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਤੇ ਸੁਚੇਤ ਰਹਿਣਾ ਵੀ ਜ਼ਰੂਰੀ ਹੈ ਅਹ ਇਸ ਨਾਲ ਸਾਨੂੰ ਕਈ ਸਾਰੀਆਂ ਅਹ ਖ਼ਬਰਾਂ ਮਿਲਦੀਆਂ ਹਨ, ਜੋ ਕਿ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਪੂਰਨ ਸਥਾਨ ਰੱਖਦੇ ਹਨ, ਸੰਚਾਰ ਦੇ ਨਾਲ ਸਾਧਨਾਂ ਲੈ ਕੇ ਅਹ ਰੇਡੀਓ ਹਰ ਪ੍ਰਕਾਰ ਦੀ ਖ਼ਬਰਾਂ ਅਤੇ ਸਾਨੂੰ ਜ਼ਿ ਸਾਡੀ ਨਿੱਜੀ life ਚ ਜੋ ਕੁੱਝ ਵੀ ਇਹ ਚੀਜ਼ਾਂ ਵਾਪਰਦੀਆਂ, ਉਹਨਾਂ ਬਾਰੇ ਸਾਨੂੰ ਖ਼ਬਰਾਂ ਦਿੰਦਾ ਹੈ ਅਤੇ internet ਦੇ ਆਉਣ ਨਾਲ ਸੰਚਾਰ ਦੇ ਸਾਧਨਾਂ ਵਿੱਚ ਬਹੁਤ ਸਾਰੀ ਨਵੀਂ ਕ੍ਰਾਂਤੀ ਵੀ ਆਈ ਹੈ

ਕੰਪਿਊਟਰ network ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਹਰਮਨ ਪਿਆਰਾ ਤੇਜ ਅਤੇ ਸਹੂਲਤਾਂ ਨਾਲ ਭਰਪੂਰ ਸੰਚਾਰ ਦਾ ਸਾਧਨ ਹੈ, ਇਸ ਰਾਹੀਂ ਅਸੀਂ ਕਿਸੇ ਵੀ email, websites ਅਤੇ ਰੂਪ ਵਿੱਚ ਸੁਨਿਹਰਾ ਅਤੇ ਦਸਤਾਵੇਜ, ਦਸਤਾਵੇਜ ਅਸਾਨੀ ਨਾਲ ਦੁਨੀ ਦੇ ਕਿਸੇ ਵੀ ਕੋਨਿਆਂ ਵਿੱਚ ਭੇਜ ਸਕਦੇ ਹਾਂ ਇਸ ਕ ਅਹ ਜੋ ਕਿ ਮੋਬਾਇਲ ਫ਼ੋਨ ਨਾਲ ਅਸੀਂ ਹਰ ਕਿਸਮ ਦੀ ਚੀਜ਼ ਅਹ ਆਪਣੀ ਗੱਲ ਬਾਤ ਕਰਨਾ ਕਿਤੇ ਦੂਰ ਬੈਠੇ ਪ ਅਹ ਲੋਕਾਂ ਨਾਲ ਆਸਾਨੀ ਨਾਲ ਕਰ ਸਕਦੇ ਹਨ, ਲਿਖਤੀ ਸੁਨੇਹਾਂ ਵੀ ਭੇਜ ਸਕਦੇ ਹਾਂ। ਮੋਬਾਇਲ ਨੇ ਆ ਕੇ ਟੈਲੀਫ਼ੋਨ ਦੀਆਂ ਤਾਰਾਂ ਨਾ ਦੇ ਜ਼ਾਲ ਨੂੰ ਘਟਾ ਦਿੱਤਾ ਹੈ, ਜਿਸ ਕਾਰਨ ਟੈਲੀਫ਼ੋਨ ਦੀ ਮਹੱਤਤਾ ਵੀ ਘੱਟ ਗਈ ਹੈ ਅਤੇ ਟੈਲੀਫ਼ੋਨ ਦੀ ਮਦਦ ਨਾਲ ਦੂਰ ਬੈਠੇ ਲੋਕਾਂ ਨਾਲ ਗੱਲਬਾਤ ਕਰ ਸਕਦੇ ਹਨ, ਪਰ ਕੋਈ ਲਿਖਤੀ ਦਸਤਾਵੇਜ ਭੇਜਣ ਲਈ ਉਹਨੂੰ ਡਾਕ ਦੀ ਹੀ ਸਹਾਇਤਾ ਲੈਣੀ ਪੈਂਦੀ ਹੈ, ਇਸ ਨਾਲ ਸਮਾਂ ਥੋੜ੍ਹਾ ਜ਼ਿਆਦਾ ਲੱਗਦਾ ਸੀ ਅਤੇ ਫੈਕਸ ਮਸ਼ੀਨ ਨੂੰ ਟੈਲੀਵਿਜ਼ਨ ਨਾਲ ਜੋੜ ਕੇ ਕੋਈ ਵੀ ਲਿਖਤੀ ਦਸਤਾਵੇਜ ਬਹੁਤ ਘੱਟ ਸਮੇਂ ਵਿੱਚ ਲੋੜੀਂਦਾ ਜਗ੍ਹਾ ਤੇ ਭੇਜਿਆ ਜਾ ਸਕਦਾ ਹੈ ਅਤੇ ਇਸ ਨਾਲ ਸਾਨੂੰ ਕਾਫ਼ੀ ਸਾਰੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਟੈਲੀਵਿਜ਼ਨ ਦੇੇ ਆਉਣ ਨਾਲ ਸੰਚਾਰ ਦੇ ਸਾਧਨਾਂ ਵਿੱਚ ਇੱਕ ਨਵਾਂ ਬਦਲਾਵ ਵੀ ਆਇਆ ਹੈ, ਟੈਲੀਫ਼ੋਨ ਦੀ ਸਹਾਇਤਾ ਨਾਲ

ਹਰ ਸੰਚਾਰ ਦੇ ਸਾਧਨ ਇਹਨਾਂ ਰਾਹੀਂ ਅਸੀਂ ਘਰ ਬੈਠੇ ਸੁਨੇਹੇਂ ਲਿਖਤੀ ਰੂਪ ਵਿੱਚ ਦੂਰ ਰਹਿੰਦੇ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਵਰਤਮਾਨ ਸਮੇਂ ਮੋਬਾਇਲ ਤੇ internet ਵਰਗੇ ਵਿੱਚ ਸੰਸਾਰ ਦੇ ਸਾਧਨ ਦੇ ਆਉਣ ਕਰਕੇ ਇਹਨਾਂ ਦੀ ਵਰਤੋਂ ਘੱਟ ਗਈ ਹੈ ਸਾਡੇ ਦੇਸ ਵਿੱਚ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਡਾਕ ਚਾਲੂ ਹੀ ਹਨ ਅਤੇ ਸਧਾਰਨ ਸਾ ਆਧੁਨਿਕ ਸੰਚਾਰ ਦੇ ਸਾਧਨਾਂ ਦੀ ਮਦਦ ਨਾਲ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੇ ਸੁਨੇਹ ਸੁਨੇਹਾਂ ਪਹੁੰਚਾ ਸਕਦਾ ਹੈ ਅਹ ਜਿਸ ਨਾਲ ਸ ਇਹ ਸਾਨੂੰ ਬਹੁਤ ਹੀ ਮਹੱਤਵਪੂਰਨ ਚੀਜ਼ਾਂ ਦਾ ਅਹਿਸਾਸ ਦਿਵਾਉਂਦੇ ਰਹਿੰਦੇ ਹਨ ਅਤੇ ਸਾਨੂੰ ਆਪਣੇ ਅਹ ਸ ਇਸ ਰਾਹੀਂ ਅਸੀਂ ਕ ਕਾਫ਼ੀ ਸਾਰੀ Website ਅਤੇ social networking ਦੀ ਅਹ ਦੀ ਵਰਤੋਂ ਕਰਕੇ ਆਪਣੇ ਰੂਪ ਸੁਨੇਹਾ ਅਤੇ ਦਸਤਾਵੇਜ ਬੜੀ ਆਸਾਨੀ ਨਾਲ ਦੁਨੀਆਂ ਦਾ ਕਿਸੇ ਵੀ ਕੋਨੇ ਵਿੱਚ ਭੇਜ ਸਕਦੇ ਹਾਂ ਅਤੇ ਅਹ ਇਸ ਇਹ ਸਾਰੀ ਚੀਜ਼ਾਂ ਸਾਡੇ ਲਈ ਮਹੱਤਵਪੂਰਨ ਹਨ ਓਨੀ ਹੀ ਸਾਡੇ ਲਈ ਹਾਨੀਕਾਰਕ ਵੀ ਹਨ, ਕਿਉਂਕਿ ਕੁੱਝ ਅਨਪੜ੍ਹ ਲੋਕ ਇਹਨਾਂ ਦਾ, ਜਿਹਨਾਂ ਨੂੰ network ਦੀ ਵਰਤੋਂ ਕਰਨੀ ਨਹੀਂ ਆ ਰਹੀ ਉਹ ਵਰਤੋਂ ਕਰਨੀ ਨਹੀਂ ਆ ਰਹੀ, ਅਨਪੜ੍ਹ ਲਿਖੇ ਲੋਕਾਂ ਨੂੰ internet ਦੀ ਵਰਤੋਂ ਨਾਲ ਆਪਣੇ ਲੁੱਟ ਦਾ ਸ਼ਿਕਾਰ ਬਣਾ ਰਹੇ ਹਨ, ਇਸ ਲਈ ਸਾਨੂੰ ਮੋਬਾਇਲ ਦੇ network ਵਰਗੇ ਆਧੁਨਿਕ ਸਾਧਨਾਂ ਦੀ ਵਰਤੋਂ ਕਰਦੇ ਸਮੇਂ ਸਾਵਧਾਨੀ ਤੇ ਸੁਚੇਤ ਰਹਿਣਾ ਚਾਹੀਦਾ ਹੈ, ਧੰਨਵਾਦ। ਨਾਨਕ ਦੁਖੀਆ ਸਭ ਸੰਸਾਰ ਲੇਖ਼ ਤੁਕ ਦਾ ਅਰਥ, ਨਾਨਕ ਦੁਖੀਆ ਸਭ ਸੰਸਾਰ ਤੁਕ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ।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 ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ–ਤਰ੍ਹਾਂ ਦੇ ਦੁੱਖਾਂ ਵਿੱਚ ਘਿਰੇ ਹੋਏ ਹਨ ਤੇ ਕੋਈ ਵੀ ਸੁਖੀ ਨਹੀਂ ਹੈ। ਫ਼ਰੀਦ ਜੀ ਦਾ ਵੀ ਕਥਨ ਹੈ ਫਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ।। ਉਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਆਗੂ।। ਸੰਸਾਰ ਵਿੱਚ ਸਾਰੇ ਦੁਖੀ ਹਨ। ਸਾਰਾ ਸੰਸਾਰ ਹੀ ਦੁੱਖਾਂ ਦੀ ਖਾਣ ਹੈ। ਅਮੀਰ ਲੋਕਾਂ ਕੋਲ ਜ਼ਿੰਦਗੀ ਵਿੱਚ ਸਾਰੇ ਸੁੱਖ, ਅਰਾਮ ਦੇ ਸਾਰੇ ਸਾਧਨ ਹੁੰਦੇ ਹਨ। ਤਾਂ ਸਾਨੂੰ ਲੱਗਦਾ ਹੈ ਜਿਵੇਂ ਇਹਨਾਂ ਨੂੰ ਕੋਈ ਵੀ ਦੁੱਖ ਨਹੀਂ ਅਜਿਹੀ ਸੋਚ ਗ਼ਲਤ ਸਾਬਤ ਹੁੰਦੀ ਹੈ ਕਿਉਂਕਿ ਪੈਸੇ ਨਾਲ ਭਾਵੇਂ ਦੁਨਿਆਵੀ ਪਦਾਰਥ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਖ਼ਰੀਦੀ ਜਾ ਸਕਦੀ। ਦੂਜੇ ਪਾਸੇ

ਜਿਹੜੇ ਅਮੀਰਾਂ, ਗਰੀਬਾਂ ਦੇ ਸਾਂਝੇ ਹੁੰਦੇ ਹਨ, ਜਿਵੇਂ ਭਿਆਨਕ ਬਿਮਾਰੀਆਂ, ਦੁਰਘਟਨਾਵਾਂ ਦਾ ਵਾਪਰਨਾ ਆਦਿ ਅਜਿਹੇ ਦੁੱਖ ਹਨ ਜਿਹੜੇ ਸਾਰਿਆਂ ‘ਤੇ ਹੀ ਪੈ ਸਕਦੇ ਹਨ।

ਮਨੁੱਖ ਦੀ ਹਉਮੈ, ਹੰਕਾਰ ਅਤੇ ਉਸ ਦੀਆਂ ਬੇਅੰਤ ਇੱਛਾਵਾਂ ਹੀ ਉਸ ਦੇ ਦੁੱਖ ਦਾ ਕਾਰਨ ਬਣਦੀਆਂ ਹਨ। ਜਦੋਂ ਇਹਨਾਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ, ਤਾਂ ਉਹ ਦੁਖੀ ਹੁੰਦਾ ਹੈ ਤੇ ਜੇਕਰ ਇਹਨਾਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਸ ਵਿੱਚ ਹਉਮੈ ਆ ਜਾਂਦੀ ਹੈ,

ਦੁੱਖ–ਸੁੱਖ ਜੀਵਨ ਦਾ ਹਿੱਸਾ ਹਨ। ਜੀਵਨ ਦਾ ਅਸਲ ਸੱਚ ਇਹ ਹੈ ਕਿ ਦੁੱਖ, ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਨਾਲ਼ ਜੂਝਣ ਲਈ ਮਹਾਂਪੁਰਖਾਂ ਦੇ ਆਦਰਸ਼ਾਂ ਨੂੰ ਯਾਦ ਕਰਨਾ ਚਾਹੀਦਾ ਹੈ। ਦੁੱਖ ਤਾਂ ਸੰਤਾਂ–ਮਹਾਂਪੁਰਖਾਂ, ਪੀਰਾਂ–ਪੈਗੰਬਰਾਂ ‘ਤੇ ਵੀ ਆਏ ਹਨ। ਸ੍ਰੀ ਰਾਮ ਚੰਦਰ ਜੀ ਨੇ ਬਣਵਾਸ ਕੱਟਿਆ, ਪਾਂਡਵਾਂ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ, ਸ਼ਾਹਜਹਾਂ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਪਰ ਅਜਿਹੀਆਂ ਸਰਬ–ਉੱਚ ਹਸਤੀਆਂ ਨੇ ਦੁੱਖ ਵਿੱਚ ਵੀ ਪ੍ਰਮਾਤਮਾ ਦੇ ਸਿਮਰਨ ਦਾ ਲੜ ਨਹੀਂ ਛੱਡਿਆ ਤੇ ਘੋਰ ਦੁੱਖਾਂ ਨੂੰ

ਪ੍ਰਭੂ–ਸਿਮਰਨ ਹੀ ਦੁੱਖਾਂ ਦਾ ਦਾਰੂ ਹੈ। ਸੁੱਖ ਵੇਲੇ ਸਾਰੇ ਅੰਗ–ਸਾਕ ਆਪਣੇ ਜਾਪਦੇ ਹਨ ਪਰ ਜਿਉਂ ਹੀ ਦੁੱਖ ਆ ਕੇ ਘੇਰਾ ਪਾਉਂਦੇ ਹਨ, ਸਕੇ–ਸੰਬੰਧੀ ਵੀ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੰਦੇ ਹਨ। ਦੁੱਖ ਵਿੱਚ ਜੇ ਕੋਈ ਆਸਰਾ ਹੁੰਦਾ ਹੈ ਤਾਂ ਉਹ ਕੇਵਲ ‘ਪਰਮਾਤਮਾ ਦੇ ਨਾਮ’ ਦਾ ਹੀ ਹੁੰਦਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਦੁੱਖਾਂ ਤੋਂ ਮੁਕਤੀ ਪਾਉਣ ਦਾ ਅਹਿਮ ਸਾਧਨ ਹੈ। ਸੁੱਖ ਦੀ ਪ੍ਰਾਪਤੀ ਬਾਰੇ ਗੁਰੂ ਜੀ ਨੇ ਫ਼ਰਮਾਇਆ ਹੈ ਨਾਨਕ ਦੁਖੀਆ ਸਭ ਸੰਸਾਰ। ਸਾਰੰਸ਼ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁੱਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ। ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਮਹਾਂਪੁਰਖਾਂ ਦੇ ਜੀਵਨ ਤੋਂ ਹਿੰਮਤ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੇ ਮੁਸ਼ਕਿਲਾਂ ਵਿੱਚ ਵੀ ਪ੍ਰਭੂ ਦਾ ਨਾਮ ਸਿਮਰ ਕੇ ਦੁੱਖ ਝੱਲੇ। ਇਹ ਵੀ ਗੱਲ ਠੀਕ ਹੈ ਕਿ ਸੁੱਖਾਂ ਦਾ ਆਨੰਦ

ਨਾਨਕ ਦੁਖੀਆ ਸਭ ਸੰਸਾਰ ਲੇਖ਼ ਤੁਕ ਦਾ ਅਰਥ, ਨਾਨਕ ਦੁਖੀਆ ਸਭ ਸੰਸਾਰ ਤੁਕ, ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ।

ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ–ਤਰ੍ਹਾਂ ਦੇ ਦੁੱਖਾਂ ਵਿੱਚ ਘਿਰੇ ਹੋਏ ਹਨ ਤੇ ਕੋਈ ਵੀ ਸੁਖੀ ਨਹੀਂ ਹੈ। ਫ਼ਰੀਦ ਜੀ ਦਾ ਵੀ ਕਥਨ ਹੈ ਫਰੀਦਾ ਮੈਂ ਜਾਨਿਆ ਦੁਖ ਮੁਝ ਕੂ ਦੁਖ ਸਬਾਇਐ ਜਗੁ।। ਉਚੇ ਚੜ੍ਹ ਕੇ ਦੇਖਿਆ ਘਰਿ ਘਰਿ ਏਹਾ ਆਗੂ।। ਸੰਸਾਰ ਵਿੱਚ ਸਾਰੇ ਦੁਖੀ ਹਨ। ਸਾਰਾ ਸੰਸਾਰ ਹੀ ਦੁੱਖਾਂ ਦੀ ਖਾਣ ਹੈ। ਅਮੀਰ ਲੋਕਾਂ ਕੋਲ ਜ਼ਿੰਦਗੀ ਵਿੱਚ ਸਾਰੇ ਸੁੱਖ, ਅਰਾਮ ਦੇ ਸਾਰੇ ਸਾਧਨ ਹੁੰਦੇ ਹਨ। ਤਾਂ ਸਾਨੂੰ ਲੱਗਦਾ ਹੈ ਜਿਵੇਂ ਇਹਨਾਂ ਨੂੰ ਕੋਈ ਵੀ ਦੁੱਖ ਨਹੀਂ ਅਜਿਹੀ ਸੋਚ ਗ਼ਲਤ ਸਾਬਤ ਹੁੰਦੀ ਹੈ ਕਿਉਂਕਿ ਪੈਸੇ ਨਾਲ ਭਾਵੇਂ ਦੁਨਿਆਵੀ ਪਦਾਰਥ ਖਰੀਦੇ ਜਾ ਸਕਦੇ ਹਨ ਪਰ ਮਨ ਦੀ ਸ਼ਾਂਤੀ ਨਹੀਂ ਖ਼ਰੀਦੀ ਜਾ ਸਕਦੀ। ਦੂਜੇ ਪਾਸੇ

ਜਿਹੜੇ ਅਮੀਰਾਂ, ਗਰੀਬਾਂ ਦੇ ਸਾਂਝੇ ਹੁੰਦੇ ਹਨ, ਜਿਵੇਂ ਭਿਆਨਕ ਬਿਮਾਰੀਆਂ, ਦੁਰਘਟਨਾਵਾਂ ਦਾ ਵਾਪਰਨਾ ਆਦਿ ਅਜਿਹੇ ਦੁੱਖ ਹਨ ਜਿਹੜੇ ਸਾਰਿਆਂ ‘ਤੇ ਹੀ ਪੈ ਸਕਦੇ ਹਨ।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 ਮਨੁੱਖ ਦੀ ਹਉਮੈ, ਹੰਕਾਰ ਅਤੇ ਉਸ ਦੀਆਂ ਬੇਅੰਤ ਇੱਛਾਵਾਂ ਹੀ ਉਸ ਦੇ ਦੁੱਖ ਦਾ ਕਾਰਨ ਬਣਦੀਆਂ ਹਨ। ਜਦੋਂ ਇਹਨਾਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ, ਤਾਂ ਉਹ ਦੁਖੀ ਹੁੰਦਾ ਹੈ ਤੇ ਜੇਕਰ ਇਹਨਾਂ ਇੱਛਾਵਾਂ ਦੀ ਪੂਰਤੀ ਹੋ ਜਾਂਦੀ ਹੈ ਤਾਂ ਉਸ ਵਿੱਚ ਹਉਮੈ ਆ ਜਾਂਦੀ ਹੈ,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 ਦੁੱਖ–ਸੁੱਖ ਜੀਵਨ ਦਾ ਹਿੱਸਾ ਹਨ। ਜੀਵਨ ਦਾ ਅਸਲ ਸੱਚ ਇਹ ਹੈ ਕਿ ਦੁੱਖ, ਸੁੱਖ ਜ਼ਿੰਦਗੀ ਦਾ ਹਿੱਸਾ ਹਨ। ਇਸ ਲਈ ਮਨੁੱਖ ਨੂੰ ਦੁੱਖਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਹਨਾਂ ਨਾਲ਼ ਜੂਝਣ ਲਈ ਮਹਾਂਪੁਰਖਾਂ ਦੇ ਆਦਰਸ਼ਾਂ ਨੂੰ ਯਾਦ ਕਰਨਾ ਚਾਹੀਦਾ ਹੈ। ਦੁੱਖ ਤਾਂ ਸੰਤਾਂ–ਮਹਾਂਪੁਰਖਾਂ, ਪੀਰਾਂ–ਪੈਗੰਬਰਾਂ ‘ਤੇ ਵੀ ਆਏ ਹਨ। ਸ੍ਰੀ ਰਾਮ ਚੰਦਰ ਜੀ ਨੇ ਬਣਵਾਸ ਕੱਟਿਆ, ਪਾਂਡਵਾਂ ਨੇ ਭਰਾਵਾਂ ਦੀ ਦੁਸ਼ਮਣੀ ਸਹਾਰੀ, ਸ਼ਾਹਜਹਾਂ ਨੂੰ ਪੁੱਤਰਾਂ ਦੀ ਕੈਦ ਵਿੱਚ ਰਹਿਣਾ ਪਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ, ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ, ਪਰ ਅਜਿਹੀਆਂ ਸਰਬ–ਉੱਚ ਹਸਤੀਆਂ ਨੇ ਦੁੱਖ ਵਿੱਚ ਵੀ ਪ੍ਰਮਾਤਮਾ ਦੇ ਸਿਮਰਨ ਦਾ ਲੜ ਨਹੀਂ ਛੱਡਿਆ ਤੇ ਘੋਰ ਦੁੱਖਾਂ ਨੂੰ

ਪ੍ਰਭੂ–ਸਿਮਰਨ ਹੀ ਦੁੱਖਾਂ ਦਾ ਦਾਰੂ ਹੈ। ਸੁੱਖ ਵੇਲੇ ਸਾਰੇ ਅੰਗ–ਸਾਕ ਆਪਣੇ ਜਾਪਦੇ ਹਨ ਪਰ ਜਿਉਂ ਹੀ ਦੁੱਖ ਆ ਕੇ ਘੇਰਾ ਪਾਉਂਦੇ ਹਨ, ਸਕੇ–ਸੰਬੰਧੀ ਵੀ ਅੱਖਾਂ ਫੇਰਨੀਆਂ ਸ਼ੁਰੂ ਕਰ ਦਿੰਦੇ ਹਨ। ਦੁੱਖ ਵਿੱਚ ਜੇ ਕੋਈ ਆਸਰਾ ਹੁੰਦਾ ਹੈ ਤਾਂ ਉਹ ਕੇਵਲ ‘ਪਰਮਾਤਮਾ ਦੇ ਨਾਮ’ ਦਾ ਹੀ ਹੁੰਦਾ ਹੈ। ਰੱਬ ਦੀ ਰਜ਼ਾ ਵਿੱਚ ਰਹਿਣਾ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਦੁੱਖਾਂ ਤੋਂ ਮੁਕਤੀ ਪਾਉਣ ਦਾ ਅਹਿਮ ਸਾਧਨ ਹੈ। ਸੁੱਖ ਦੀ ਪ੍ਰਾਪਤੀ ਬਾਰੇ ਗੁਰੂ ਜੀ ਨੇ ਫ਼ਰਮਾਇਆ ਹੈ ਨਾਨਕ ਦੁਖੀਆ ਸਭ ਸੰਸਾਰ ਸਾਰੰਸ਼ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੁੱਖ ਅਤੇ ਸੁੱਖ ਮਨੁੱਖੀ ਜੀਵਨ ਦੇ ਦੋ ਪਹਿਲੂ ਹਨ। ਦੁੱਖਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਮਹਾਂਪੁਰਖਾਂ ਦੇ ਜੀਵਨ ਤੋਂ ਹਿੰਮਤ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਵੇਂ ਉਹਨਾਂ ਨੇ ਮੁਸ਼ਕਿਲਾਂ ਵਿੱਚ ਵੀ ਪ੍ਰਭੂ ਦਾ ਨਾਮ ਸਿਮਰ ਕੇ ਦੁੱਖ ਝੱਲੇ। ਇਹ ਵੀ ਗੱਲ ਠੀਕ ਹੈ ਕਿ ਸੁੱਖਾਂ ਦਾ ਆਨੰਦ

ਹਮੇਸ਼ਾ ਯਾਦ, ਨਾਨਕ ਦੁਖੀਆ ਸਭ ਸੰਸਾਰ ਲੇਖ਼ ਤੁਕ ਦਾ ਅਰਥ, ਨਾਨਕ ਦੁਖੀਆ ਸਭ ਸਤਿ ਸ੍ਰੀ ਅਕਾਲ। ਮੈਂ ਆਪਣੀ ਕਹਾਣੀ ਅੱਗੇ ਸ਼ੁਰੂ ਕਰਨ ਲੱਗਿਆ। ਸਿੱਖ ਧਰਮ ਦੇ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜਨਮ ਆਪਣੇ ਨਾਨਕੇ ਪਿੰਡ ਗੋਇੰਦਵਾਲ ਵਿੱਚ ਗੁਰੂ ਰਾਮਦਾਸ ਦੇ ਘਰ ਵਿਖੇ ਮਾਤਾ ਭਾਨੀ ਦੀ ਕੁਖੋਂ ਪੰਦਰਾਂ April ਪੰਦਰਾ ਸੌ ਤਰੇਹਠ ਨੂੰ ਹੋਇਆ। ਆਪ ਤੀਜੇ ਗੁਰੂ ਅਮਰਦਾਸ ਦੇ ਦੋਹਤੇ ਸਨ। ਆਪ ਗੰਭੀਰ ਸੁਭਾਅ ਵਾਲੇ ਸੱਚੇ ਅਤੇ ਸੁੱਚੇ ਧਰਮ ਸਾਧਕ ਵਿਦਵਾਨ ਤੇ ਲੋਕ ਨਾਇਕ ਸਨ। ਗੁੁਰੂ ਅਰਜਨ ਦੇਵ ਜੀ ਇੱਕ ਮਹਾਨ ਸਾਹਿਤ ਅਹ ਸਾਹਿਤਕਾਰ ਸਨ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਆਪ ਜੀ ਦੀ ਬਾਣੀ ਹੈ। ਆਪ ਜੀ ਦੀ ਬਾਣੀ ਦੇ

ਅਲੰਕਾਰ ਅਤੇ ਨਾਲ ਭਰਪੂਰ ਹੈ। ਆਪ ਬਚਪਨ ਤੋਂ ਹੀ ਬਾਣੀ, ਕਵੀ ਅਤੇ ਸੰਗੀਤ ਵੱਲ ਰੁਚੀ ਅਹ ਰੁਚਿਤ ਸਨ। ਇਸ ਕਰਕੇ ਬਾਣੀ ਰਚਨਾ ਵੇਲੇ ਗੁਰੂ ਜੀ ਸੰਗੀਤ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਸਨ। ਬ੍ਰਹਮ ਗਿਆਨੀ ਕਾ ਕਉਨ ਜਾਨੈ ਭੇਦੁ ।। ਬ੍ਰਹਮ ਗਿਆਨੀ ਕਉ ਸਦਾ ਅਦੇਸੁ । ਆਪ ਬਹੁ ਭਾਸ਼ੀ ਵਿਦਵਾਨ ਸਨ। ਇਸ ਲਈ ਆਪ ਦੀ ਬਾਣੀ ਵਿੱਚ ਪੰਜਾਬੀ, ਮੁਲਤਾਨੀ ਤੇ ਸੰਸਕ੍ਰਿਤ, ਅਰਬੀ, ਫਾਰਸੀ ਤੇ ਉਰਦੂ ਭਾਸ਼ਾ ਦੇ ਸ਼ਬਦ ਵੀ ਮਿਲਦੇ ਹਨ। ਗੁਰੂ ਅਰਜਨ ਦੇਵ ਜੀ ਨੇ ਆਪਣੇ ਤੋਂ ਪਹਿਲਾ ਚਾਰ ਗੁਰੂਆਂ ਦੀ ਬਾਣੀ ਅਤੇ ਗੁਰਮਤਿ ਅਨੁਸਾਰ ਰਚੀ ਹੋਰ ਭਗਤਾਂ ਦੀ

ਇਸ ਸਾਰੀ ਬਾਣੀ ਨੂੰ ਇੱਕ ਤਰਤੀਬ ਦੇ ਕੇ ਗ੍ਰੰਥ ਦੇ ਰੂਪ ਵਿੱਚ ਸੁਰੱਖਿਅਤ ਕੀਤਾ। ਜਿਸ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸੰਪਾਦਨਾ ਦਾ ਮਹੱਤਵਪੂਰਨ ਕੰਮ ਵੀ ਆਪ ਨੇ ਹੀ ਕੀਤਾ। ਆਪ ਜੀ ਦੀਆਂ ਮੁੱਖ ਬਾਣੀਆਂ ਹਨ ਸੁਖਮਨੀ ਸਾਹਿਬ, ਬਾਰਹਮਾਂਹ, ਬਾਵਨ ਅੱਖਰੀ, ਥਿਤੀ, ਪਹਿਰੇ, ਵਾਰਾਂ ਆਦਿ ਆਪ ਦੀ ਬਾਣੀ ਦੇ ਰੰਗਾਂ ਵਿੱਚ ਦਰਜ ਹੈ। ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਮੂਲ ਮੁੱਖ ਵਿਸ਼ਾ- ਗੁਰੂ ਭਗਤੀ, ਨਾਮ ਸਿਮਰਨ, ਗੁਰੂ ਮਹਿਮਾ, ਸਾਧੂ-ਸੰਤਾਂ ਦਾ ਮਹੱਤਵ ਆਦਿ ਹੈ। ਉਹ ਉਸ ਪ੍ਰਭੂ ਨੂੰ ਸੰਬੋਧਨ ਕਰਦੇ ਕਰਦੇ ਲਿਖਦੇ ਹਨ। ਕਰਨ ਕਾਰਨ ਪ੍ਰਭੂ ਏਕੁ ਹੈ

ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਭਗਤ ਜਨਾ ਕੈ ਮਨਿ ਬਿਸ੍ਰਾਮ ॥ਰਹਾਉ॥ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਆਪਣੇ ਅਹ ਆਪਣੇ ਸਾਹਿਤ ਪ੍ਰਤਿਭਾ ਕਾਰਨ ਮਿਲੀ। ਇੱਕ ਵਾਰ ਗੁਰੂ ਰਾਮਦਾਸ ਜੀ ਨੇ ਆਪ ਨੂੰ ਲਾਹੌਰ ਕਿਸੇ ਵਿਆਹ ਤੇ ਭੇਜਿਆ।

ਪ੍ਰੇਮ ਅਤੇ ਮਿਲਣ ਦੀ ਲਾਲਸਾ ਨੂੰ ਪ੍ਰਗਟਾਉਂਦੇ ਹੋਏ ਤਿੰਨ ਚਿੱਠੀਆਂ ਪਿਤਾ ਜੀ ਨੂੰ ਲਿਖੀਆਂ। ਪਰ ਉਹਨਾਂ ਦੇ ਵੱਡੇ ਭਰਾ ਪ੍ਰਿਥਵੀ ਚੰਦ ਨੇ ਭਰਾ ਨਾਲ ਈਰਖਾ ਹੋਣ ਕਾਰਨ ਉਹ ਚਿੱਠੀਆਂ ਗੁਰੂ ਰਾਮਦਾਸ ਜੀ ਨੂੰ ਨਾ ਦਿੱਤੀਆਂ। ਲਾਹੌਰ ਤੋਂ ਵਾਪਸ ਆਉਣ ਤੇ ਅਰਜਨ ਦੇਵ ਜੀ ਨੇ ਪਿਤਾ ਜੀ ਨੂੰ ਚਿੱਠੀਆਂ ਬਾਰੇ ਦੱਸਿਆ ਤਾਂ ਪ੍ਰਿਥਵੀ ਚੰਦ ਨੇ ਝੂਠ ਬੋਲਦਿਆਂ ਕਿਹਾ ਕਿ ਉਹ ਚਿੱਠੀਆਂ ਉਸ ਨੇ ਲਿਖੀਆਂ ਹਨ। ਪਿਤਾ ਜੀ ਨੇ ਦੋਹਾਂ ਨੂੰ ਚੌਥੀ ਚਿੱਠੀ ਲਿਖਣ ਦੀ ਪ੍ਰਕਿਰਿਆ ਪਾ ਦਿੱਤੀ। ਅਰਜਨ ਦੇਵ ਜੀ ਨੇ ਚੌਥੀ ਚਿੱਠੀ ਪਿਤਾ ਮਿਲਾਪ ਦੇ ਬਾਰੇ ਲਿਖੀ। ਭਾਗੁ ਹੋਆ ਗੁਰਿ ਸੰਤੁ ਮਿਲਾਇਆ ॥ ਪ੍ਰਭੁ ਅਬਿਨਾਸੀ ਘਰ ਮਹਿ ਪਾਇਆ ॥ ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥ ਇਸ ਤੋਂ ਬਾਅਦ ਗੁਰਗੱਦੀ ਇਹਨਾਂ ਨੂੰ ਮਿਲੀ।

ਆਪ ਦੇ ਵਧੇ ਅਹ ਵਧਦੇ ਜਸ ਨੂੰ ਦੀਵਾਨ ਚੰਦ ਸਹਿਣ ਨਾ ਕਰ ਸਕਿਆ। ਦੀਵਾਨ ਚੰਦ ਨੇ ਤੇ ਬ੍ਰਾਹਮਣ ਨੇ ਉਸਦੀ ਲੜਕੀ ਦਾ ਰਿਸ਼ਤਾ ਗੁਰੂ ਦੇਵ ਅਹ ਗੁਰੂ ਜੀ ਦੇ ਸਪੁੱਤਰ ਗੁਰੂਹਰਗੋਬਿੰਦ ਨਾਲ ਪੱਕਾ ਕਰ ਦਿੱਤਾ। ਚੰਦੂ ਨੇ ਗੁਰੂ ਜੀ ਬਾਰੇ ਅਪਮਾਨ ਦੇ ਸ਼ਬਦ ਕਹੇ। ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਤੇ ਇਹ ਅਹ ਰਿਸ਼ਤਾ ਤੋੜ ਦਿੱਤਾ। ਚੰਦੂ ਨੇ ਬਦਲਾ ਲੈਣ ਦੀ ਠਾਣ ਲਈ। ਉਸ ਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਆਹ

ਅੱਤ ਦੀ ਗਰਮੀ ਦੇ ਦਿਨਾਂ ਵਿੱਚ ਗੁਰੂ ਨੂੰ ਤੱਪਦੀ ਲੋਅ ਤੇ ਬਿਠਾ ਕੇ ਉਪਰੋਂ ਸਰੀਰ ਉਪਰ ਰੇਤ ਪਾਈ ਗਈ। ਉਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਗਿਆ। ਗੁਰੂ ਜੀ ਨੇ ਰੱਬ ਦਾ ਭਾਣਾ ਮੰਨਿਆ। ਸਭ ਕੁਝ ਸਹਾਰਿਆ ਅਤੇ ਆਪਣੇ ਅਸੂਲਾਂ ਤੇ ਡਟੇ ਰਹੇ। ਅੰਤ ਵਿੱਚ ਸਰੀਰ ਤਿਆਗ ਦਿੱਤਾ। ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਆਪਣੀ ਸਾਹਿਤਕ ਪ੍ਰਤਿਭਾ ਕਾਰਨ ਮਿਲੀ। ਇੱਕ ਵਾਰ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਲਾਹੌਰ ਕਿਸੇ ਵਿਆਹ ਤੇ ਭੇਜਿਆ। ਵਧੇਰੇ ਸਮਾਂ ਬੀਤਣ ਤੋਂ ਬਾਅਦ ਵੀ ਜਦੋਂ ਜਦੋਂ ਪਿਤਾ ਜੀ ਨੇ ਲਾਹੌਰ ਤੋਂ ਉਹਨਾਂ ਨੂੰ ਨਾ ਬੁਲਾਇਆ ਤਾਂ ਉਹਨਾਂ ਨੇ ਲਾਹੌਰ ਤੋਂ ਪਿਤਾ ਪ੍ਰੇਮ ਅਤੇ ਮਿਲਣ ਦੀ ਲਾਲਸਾ ਨੂੰ ਪ੍ਰਗਟਾਉਂਦੇ ਹੋਏ ਤਿੰਨ ਚਿੱਠੀਆਂ ਪਿਤਾ ਜੀ ਨੂੰ ਲਿਖੀਆਂ। ਪਰ ਉਹਨਾਂ ਦੇ ਵੱਡੇ ਭਰਾ ਪ੍ਰਿਥਵੀ ਚੰਦ ਨੇ ਭਰਾ ਨਾਲ ਈਰਖਾ ਹੋਣ ਕਾਰਨ ਉਹ ਚਿੱਠੀਆਂ ਗੁਰੂ ਰਾਮਦਾਸ ਜੀ ਨੂੰ ਨਾ ਦਿੱਤੀਆਂ। ਲਾਹੌਰ ਤੋਂ ਵਾਪਸ ਆਉਣ ਤੇ ਅਰਜਨ ਦੇਵ ਜੀ ਨੇ ਪਿਤਾ ਜੀ ਨੂੰ ਚਿੱਠੀਆਂ ਬਾਰੇ ਦੱਸੀਆਂ ਤਾਂ ਪ੍ਰਿਥਵੀ ਚੰਦ ਨੇ ਝੂਠ ਬੋਲਦਿਆਂ ਕਿਹਾ ਕਿ ਉਹ ਚਿੱਠੀਆਂ ਉਸ ਨੇ ਲਿਖੀਆਂ। ਪਿਤਾ ਜੀ ਨੇ ਦੋਹਾਂ ਨੂੰ ਚੌਥੀ ਚਿੱਠੀ ਲਿਖਣ ਦੀ ਪ੍ਰਕਿਰਿਆ ਪਾ ਦਿੱਤੀ। ਇਸ ਤੋਂ ਬਾਅਦ ਗੁਰਗੱਦੀ ਇਹਨਾਂ ਨੂੰ ਮਿਲੀ ਅਤੇ ਗੁਰੂ ਅਰਜਨ ਦੇਵ ਜੀ ਦੇਵ ਜੀ ਬਣ ਗਏ। ਆਪ ਦੇ ਵਧਦੇ ਜਸ ਨੂੰ ਦੀਵਾਨ ਚੰਦ ਸਹਿਣ ਨਾ ਕਰ ਸਕਿਆ। ਦੀਵਾਨ ਚੰਦ ਤੇ ਬ੍ਰਾਹਮਣ ਨੇ ਉਸਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਦੇ ਸਪੁੱਤਰ ਹਰਗੋਬਿੰਦ ਨਾਲ ਪੱਕਾ ਕਰ ਦਿੱਤਾ। ਚੰਦੂ ਨੇ ਗੁਰੂ ਜੀ ਬਾਰੇ ਅਪਮਾਨ ਦੇ ਸ਼ਬਦ ਕਹੇ। ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਤੇ ਇਹ ਰਿਸ਼ਤਾ ਤੋੜ ਦਿੱਤਾ। ਗੁਰੂ ਜੀ ਨੂੰ ਬੰਦੀ ਬਣਾ ਲਿਆ ਗਿਆ। ਸਤਿ ਸ੍ਰੀ ਅਕਾਲ। ਅਸੀਂ ਤੜਕੇ ਨੂੰ ਹਨੇਰੇ ਪਿੰਡੋਂ ਬਾਹਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ। ਨਿੱਕੀਆਂ ਰਜਾਈਆਂ ਵਿੱਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ। ਥਾਣੇਦਾਰ ਨੇ ਦੂਰ ਖਲਿਆਰੀ ਜੀਪ ਵਿੱਚੋਂ ਦੋ ਸਿਪਾਹੀ, ਅਤੇ ਇੱਕ ਹਵਲਦਾਰ ਨੂੰ ਅੰਦਰ ਘੱਲਿਆ। ਹਵਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ ਆਪਣੀ ਸਨਤਾਲੀ ਲੋਡ ਕਰ ਲਈ ਤੇ ਐਨ ਵਿਚਕਾਰ ਜਾ ਕੇ ਆਖਣ ਲੱਗਾ ਓਏ ਮੁਗ਼ਲ ਚੱਕ ਵਾਲਾ ਲਾਠੀ ਕੌਣ ਹੈ ਤੁਹਾਡੇ ਵਿਚੋਂ? ਜੀ ਮੈਂ ਹੀ ਹਾਂ, ਦੱਸੋ ਕਿ ਗੱਲ ਹੋਈ। ਇਕ ਚੌਦਾਂ ਪੰਦਰਾਂ ਸਾਲ ਦਾ ਅੰਦਾਹੜਿਆ ਮੁੰਡਾ ਅੱਖਾਂ ਮੱਲਦਾ ਹੋਇਆ ਉੱਠ ਖਲੋਤਾ। ਹੌਲਦਾਰ ਨੇ ਉਸ ਨੂੰ ਅਸਾਲਟ ਦੀ ਨੋਕ ਤੇ ਅਗੈ ਲਾ ਲਿਆ। ਤੇ ਜਿਪਸੀ ਵੱਲ ਤੋਰ ਲਿਆ, ਫਿਰ ਮੇਰੇ ਕੋਲ ਬਿਠਾ ਛੇਤੀ ਨਾਲ ਉਸ ਦੀ ਅੱਖਾਂ ਤੇ ਪੱਟੀ ਬੰਨ ਦਿੱਤੀ। ਸਾਰੇ ਰਾਹ ਜਿਪਸੀ ਵਿੱਚ ਚੁੱਪ ਛਾਈ ਰਹੀ।

ਉਹ ਮੈਨੂੰ ਆਪਣੇ ਦਸਵੀਂ ਦੇ ਪੜ੍ਹਦੇ ਪੁੱਤ ਵਰਗਾ ਲੱਗਾ। ਮੌਕਾ ਪਾਕੇ ਉਸਨੂੰ ਹੋਲੀ ਜਹੀ ਪੁੱਛ ਲਿਆ, ਜਦੋ ਆਵਾਜ਼ ਮਾਰੀ ਸੀ ਤਾ ਤੂੰ ਕਾਤੋ ਬੋਲ ਪਿਆ ਕਿ ਮੈ ਹੀ ਲਾਡੀ ਹਾਂ, ਘੇਸ ਮਾਰ ਬੜੇ ਰਹਿਣਾ ਸੀ ਅੰਦਰ। ਤੈਨੂੰ ਕਿਹੜਾ ਕੋਈ ਪਛਾਣ ਦਾ ਸੀ। ਸਾਬ ਜੀ ਮੈਂ ਕਿਹੜਾ ਕੋਈ ਗ਼ਲਤ ਕੱਮ ਕਿੱਤਾ? ਮੈਨੂੰ ਕਾਹਦਾ ਡੱਰ? ਮੈਂ ਸਿਰਫ਼ ਰਾਹ ਹੀ ਦੱਸਿਆ ਸੀ ਉਹਨਾਂ ਨੂੰ। ਰਾਹ ਦੱਸਣਾ ਕਿਹੜਾ ਕੋਈ ਗੁਨਾਹ ਹੈ।

ਤਾਂ ਉਸ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ। ਮੈਂ ਆਸਰਾ ਦੇ ਕੇ ਉਸ ਨੂੰ ਅੰਦਰ ਬਿਠਾਇਆ। ਮੈਨੂੰ ਪੁੱਛਣ ਲੱਗਾ, ਭਾਉ ਕਿੱਥੇ ਕੁ ਖੜ ਕੇ ਕਰਨਾ ਕੱਮ? ਮੈਂ ਜਵਾਬ ਨਾ ਦੇ ਸਕਿਆ। ਅੱਧੇ ਘੰਟੇ ਦੀ ਵਾਟ ਮਗਰੋਂ, ਹਰੀਕੇ ਲਾਗੇ ਨਹਿਰ ਵਾਲੀ ਤੇ ਲਿੰਕ ਰੋਡ ਤੇ ਗੱਡੀ ਮੋੜ ਲਈ ਗਈ। ਤੇ ਥੋੜੀ ਦੂਰ ਗਾਂਹ ਜਾ ਕੇ ਰੁੱਖਾਂ ਦੇ ਝੁੰਡ ਕੋਲ ਬ੍ਰੇਕ ਮਾਰ ਲਈ। ਕਿਸੇ ਨੇ ਕਿਸੇ ਨੂੰ ਕੁਛ ਨਹੀਂ ਆਖਿਆ ਗਿਆ। ਸਬ ਨੂੰ ਚੰਗੀ ਤਰਾਹ ਪਤਾ ਸੀ। ਕਿ ਉਸਨੇ ਕਿ ਕਰਨਾ ਹੈ? ਫਿਰ ਇਕ ਵਾਰੀ ਉਹ ਹੀ ਹੌਲਦਾਰ ਇੱਕ ਵਾਰ ਫਿਰ ਥੱਲੇ ਉਤਰਿਆ SLR ਲੋਡ ਕਰ ਕੇ, ਆਸੇ ਪਾਸੇ ਵੇਖਿਆ, ਫਿਰ ਆਖਣ ਲੱਗਿਆ ਕਿ ਉਸਨੂੰ ਹੇਠਾਂ ਲਾਉਣ ਲੱਗੇ। ਤੇ ਮੈਨੂੰ ਆਖਣ ਲੱਗਾ, ਭਾਊ ਕੱਮ ਤੇ ਕਰੀਂ ਇੱਕ ਮੇਰਾ, ਮੇਰੀ ਮਾਂ ਨੂੰ ਇੱਕ ਸੁਨੇਹਾ ਜ਼ਰੂਰ ਦੇ ਦੈਵੀ, ਆਖੀਂ ਲਾਡੀ ਬੜਾ ਚੇਤੇ ਕਰਦਾ ਸੀ ਜਾਣ ਲੱਗਿਆ। ਫਿਰ ਸਾਰੀਆਂ ਵੱਲ ਹੱਥ ਜੋੜਦਾ ਹੋਇਆ ਆਖਣ ਲੱਗਾ, ਚੰਗਾ ਭਰਾਵੋ! ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਫਤਿਹ ਦਾ ਜਵਾਬ ਫਤਿਹ ਨਾਲ ਦਿੱਤਾ। ਗਾਤਰਾ ਪਾਇਆ ਹੋਣ ਕਰ ਕੇ ਪੁਲਿਸ ਮਹਿਕਮੇ ਵਿੱਚ ਸਾਰੇ ਮੈਨੂੰ ਨਿਹੰਗ ਆਖਿ ਬੁਲਾਇਆ ਕਰਦੇ ਸਨ। ਥਾਣੇਦਾਰ ਗੱਲ ਪੈ ਗਿਆ। ਆਖਣ ਲੱਗਾ ਨਿਹੰਗਾ ਤੈਨੂੰ ਕਿ ਲੋੜ ਸੀ ਫਤਿਹ ਦਾ ਜਵਾਬ ਦੇਣ ਦੀ? ਮੈਂ ਹੋ ਕ ਅੱਖ ਦਿੱਤਾ ਰੂਹਾਂ ਦੀ ਬਖਸ਼ੀ ਹੁਈ ਫਤਿਹ ਹੈ ਜਵਾਬ ਤਾ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ। ਇਸ ਤੋਂ ਪਹਿਲਾਂ ਕਿ ਕੁਝ ਅੱਗੋਂ ਕੁਝ ਹੋਰ ਆਖ ਦਿੰਦਾ, ਠਾਂ ਠਾਂ ਦੀਆਂ ਕਿੰਨੀਆਂ ਸਾਰੀਆਂ ਅਵਾਜ਼ਾਂ ਨਾਲ ਰੁੱਖਾਂ ਤੇ ਬੈਠੇ ਕਿੰਨੇ ਸਾਰੇ ਪੰਛੀ ਰੌਲਾ ਪਾਉਂਦੇ ਹੋਏ, ਜਿੱਧਰ ਨੂੰ ਰਾਹ ਲੱਬਾ, ਉੱਡ ਗਏ। ਘੰਟੇ ਕੁ ਮਗਰੋਂ ਵਾਪਿਸ ਆ ਗਏ। ਨੋ ਇਕ ਵੱਜੇ ਕਿੰਨੀਆਂ ਦੀਨਾ ਤੋਂ ਠਾਣੇ ਦੇ ਬਾਹਰ ਬੈਠੇ ਉਸ ਦੇ ਪਿਓ ਨੂੰ ਲੀੜੇ ਕੱਪੜੇ ਫੜਾ ਦਿੱਤੇ। ਉਹ ਬਿਲਕੁਲ ਵੀ ਰੋਇਆ ਨਹੀਂ।

ਲਾਡੀ ਕਿੰਨੀ ਵਾਰ ਸੁਪਨੇ ਵਿਚ ਆ ਜਾਂਦਾ ਹੈ, ਤੇ ਬਸ ਇਹ ਹੀ ਪੁੱਛਦਾ ਰਹਿੰਦਾ ਹੈ ਕਿ ਭਾਉ ਮੇਰੀ ਮਾਂ ਨੂੰ ਸੁਨੇਹਾ ਦਿੱਤਾ ਸੀ ਕਿ ਨਹੀਂ? ਮੇਰੀ ਪਿੰਡ ਦੀ ਉਹ ਨਹਿਰ ਨੂੰ ਸੁਨੇਹਾ ਦੇ ਦਿਓ।

ਨਿੱਕੀਆਂ ਰਜ਼ਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ। ਥਾਣੇਦਾਰ ਨੇ ਦੂਰ ਖਲਿਆਰੀ ਜੀਪ ਵਿੱਚੋਂ ਦੋ ਸਿਪਾਹੀ ਅਤੇ ਇਕ ਹੌਲਦਾਰ ਨੂੰ ਅੰਦਰ ਘੱਲਿਆ। ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ।, ਆਪਣੀ ਸਨਤਾਲੀ ਲੋਡ ਕਰ ਲਈ ਤੇ ਐਨ ਵਿੱਚਕਾਰ ਜਾ ਕੇ ਆਖਣ ਲੱਗਾ, ਓਏ! ਮੁਗ਼ਲ ਚੱਕ ਵਾਲਾ ਲਾਡੀ ਕੌਣ ਹੈ ਤੁਹਾਡੇ ਵਿਚੋਂ? ਜੀ ਮੈਂ ਹੀ ਹਾਂ। ਦੱਸੋ ਕਿ ਗੱਲਹੋਈ?

ਛੇਤੀ ਨਾਲ ਉਸ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ। ਸਾਰੇ ਰਾਹ ਜਿਪਸੀ ਵਿਚ ਚੁੱਪ ਛਾਈ ਰਹੀ. ਫਿਰ ਅੱਧੇ ਘੰਟੇ ਮਗਰੋਂ ਡ੍ਰਾਈਵਰ ਨੇ ਤਰਨ ਤਾਰਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ। ਸਾਰੇ ਚਾਅ ਪੀਣ ਲਈ ਥੱਲੇ ਉੱਤਰ ਗਏ। ਮੈਨੂੰ ਉਸਦੇ ਕੋਲ ਅੰਦਰ ਬਿਠਾ ਗਏ। ਮੈਂ ਗਹੁ ਨਾਲ ਤੱਕਿਆ, ਉਹ ਮੈਨੂੰ ਆਪਣੇ ਦਸਵੀਂ ਦੇ ਪੜ੍ਹਦੇ ਪੁੱਤ ਵਰਗਾ ਲੱਗਾ । ਮੌਕਾ ਪਾ ਕੇ ਉਸਨੂੰ ਹੋਲੀ ਜਹੀ ਪੁੱਛ ਲਿਆ।

ਮੈਨੂੰ ਕਾਹਦਾ ਡੱਰ? ਸਿਰਫ਼ ਰਾਹ ਹੀ ਦੱਸਿਆ ਸੀ ਉਹਨਾਂ ਨੂੰ, ਰਾਹ ਦਸਣਾ ਕਿਹੜਾ ਕੋਈ ਗੁਨਾਹ ਹੈ? ਇਸ ਵੱਘਦੀ ਹਨੇਰੀ ਵਿੱਚ ਗ਼ਲਤ ਠੀਕ ਵੇਖਣ ਦੀ ਵੇਹਲ ਕਿਸਦੇ ਕੋਲ ਹੈ ਮਿੱਤਰਾ। ਮੇਰੇ ਅੰਦਰੋਂ ਆਵਾਜ਼ ਨਿਕਲੀ। ਫਿਰ ਜਦੋ ਚਾਰ ਦਿਨਾਂ ਦੀ ਪੁੱਛ ਕਿਛੁ ਮਗਰੋਂ ਇੱਕ ਸਵੇਰ ਤੜਕੇ ਨੂੰ ਉਸਨੂੰ ਜਿਪਸੀ ਚ ਪਾ ਕੇ ਤੁਰਨ ਲੱਗੇ। ਤਾਂ ਉਸਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ। ਮੈਂ ਆਸਰਾ ਦੇ ਕੇ ਉਸਨੂੰ ਅੰਦਰ ਬਿਠਾਇਆ, ਮੈਨੂੰ ਪੁੱਛਣ ਲੱਗਾ, ਭਾਊ ਕਿੱਥੇ ਕੁ ਖੜ ਕੇ ਕਰਨਾ ਕੱਮ? ਮੈਂ ਜਵਾਬ ਨਾ ਦੇ ਸਕਿਆ। ਅੰਧੇ ਘੰਟੇ ਦੀ ਵਾਟ ਮਗਰੋਂ ਹਰੀਕੇ ਲਾਗੇ ਨਹਿਰ ਵਾਲੀ ਲਿੰਕ ਰੋਡ ਤੇ ਗੱਡੀ ਮੋੜ ਲਈ ਗਈ। ਤੇ ਥੋੜੀ ਦੂਰ ਗਾਂਹ ਜਾ ਕ ਰੁੱਖਾਂ ਦੇ ਝੁੰਡ ਕੋਲ ਬ੍ਰੇਕ ਮਾਰ ਲਈ। ਕਿਸੇ ਨੇ ਕਿਸੇ ਨੂੰ ਕੁਛ ਨਹੀਂ ਆਖਿਆ ਗਿਆ। ਸਬ ਨੂੰ ਚੰਗੀ ਤਰਾਹ ਪਤਾ ਸੀ ਕਿ ਉਸਨੇ ਕਿ ਕਰਨਾ ਹੈ। ਫਿਰ ਓਹੀ ਹੌਲਦਾਰ ਇੱਕ ਵਾਰੀ ਫਿਰ ਥੱਲੇ ਉਤਰਿਆ। SLR ਲੋਡ ਕਰ ਕੇ ਆਸੇ ਪਾਸੇ ਵੇਖਿਆ। ਫਿਰ ਆਖਣ ਲੱਗਾ ਲੈ ਆਓ ਜੀ ਬਾਹਰ। ਉਸ ਨੂੰ ਹੇਠਾਂ ਲਾਉਣ ਲੱਗੇ ਤਾਂ ਮੈਨੂੰ ਆਖਣ ਲੱਗਾ, ਭਾਊ ਕੱਮ ਤੇ ਕਰੀਂ ਇੱਕ ਮੇਰਾ। ਮੇਰੀ ਮਾਂ ਨੂੰ ਇੱਕ ਸੁਨੇਹਾ ਜ਼ਰੂਰ ਦੇ ਦੈਵੀ। ਆਖੀਂ ਲਾਡੀ ਬੜਾ ਚੇਤੇ ਕਰਦਾ ਸੀ ਜਾਣ ਲਗਿਆਂ। ਫਿਰ ਸਾਰਿਆਂ ਵੱਲ ਹੱਥ ਜੋੜਦਾ ਹੋਇਆ ਆਖਣ ਲੱਗਾ, ਚੰਗਾ ਭਰਾਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਫਤਿਹ ਦਾ ਜਵਾਬ ਫਤਿਹ ਨਾਲ ਦਿੱਤਾ। ਗਾਤਰਾ ਪਾਇਆ ਹੋਣ ਕਰਕੇ ਪੁਲਿਸ ਮਹਿਕਮੇ ਵਿੱਚ ਸਾਰੇ ਮੈਨੂੰ ਨਿਹੰਗ ਆਖ ਬੁਲਾਇਆ ਕਰਦੇ ਸਨ। ਥਾਣੇਦਾਰ ਗੱਲ ਪੈ ਗਿਆ। ਆਖਣ ਲੱਗਾ, ਨਿਹੰਗਾ, ਤੈਨੂੰ ਕਿ ਲੋੜ ਸੀ ਜਵਾਬ ਦੇਣ ਦੀ? ਮੈਂ ਨਿਸੰਗ ਹੋ ਕੇ ਆਖਿ ਦਿੱਤਾ, ਗੁਰੂਆਂ ਦੀ ਬਖਸ਼ੀ ਹੋਈ ਫਤਿਹ ਹੈ, ਜਵਾਬ ਤਾਂ ਹਰੇਕ ਸਿੱਖ ਦਾ ਫਰਜ਼ ਬਣਦਾ ਹੈ। ਇਸ ਤੋਂ ਪਹਿਲਾ ਕਿ ਕੁਝ ਅੱਗੋਂ ਕੁਝ ਹੋਰ ਆਖ ਦਿੰਦਾ, ਠਾਂ ਠਾਂ ਦੀਆਂ ਕਿੰਨੀਆਂ ਸਾਰੀਆਂ ਅਵਾਜ਼ਾਂ ਨਾਲ ਰੁੱਖਾਂ ਤੇ ਬੈਠੇ ਕਿੰਨੇ ਸਾਰੇ ਪੰਛੀ ਰੌਲ਼ਾ ਪਾਉਂਦੇ ਹੋਏ ਜਿੱਧਰ ਨੂੰ ਰਾਹ ਲੱਬਾ ਨੂੰ ਉੱਡ ਗਏ।

ਨਾ ਹੀ ਉਸ ਨੇ ਕਿਸੀ ਨੂੰ ਮੰਦਾ ਚੰਗਾ ਆਖਿਆ। ਬਸ ਚੁੱਪ ਚਾਪ ਓਥੋਂ ਚਲਾ ਗਿਆ। ਭਾਵੇਂ ਮਹਿਕਮੇ ਵਿੱਚੋ ਮੇਂ ਉਸੀ ਹਫ਼ਤੇ ਹੀ ਇਸਤੀਫ਼ਾ ਦੇ ਦਿੱਤਾ ਸੀ, ਪਰ ਅੱਜ ਤੀਹਾਂ ਵਰਿਆਂ ਮਗਰੋਂ ਵੀ, ਲਾਡੀ ਕਿੰਨੀ ਵਾਰ ਸੁਪਨੇ ਵਿੱਚ ਆ ਜਾਂਦਾ ਹੈ. ਤੇ ਬਸ ਇਹੀ ਪੁੱਛਦਾ ਰਹਿੰਦਾ ਹੈ ਕਿ ਭਾਉ ਮੇਰੀ ਮਾਂ ਨੂੰ ਸੁਨੇਹਾ ਦਿੱਤਾ ਸੀ ਕਿ ਨਹੀਂ? ਮੇਰੇ ਪਿੰਡ ਦੀ ਨਹਿਰੀ ਨੂੰ ਸੁਨੇਹਾ ਦੇ ਦਿਓ, ਨੀ ਮੈਂ ਫਿਰ ਤਾਰੀ ਸਿਵਿਆਂ ਚ ਸੜ ਕੇ। ਦੋਸਤੋ ਇਹ ਉਨ੍ਹਾਂ ਵੇਹਲਿਆਂ ਦੀ ਗੱਲ ਹੈ, ਜਦੋ ਅੱਤਵਾਦ ਰੋਕਣ ਅਤੇ ਤੱਰਕੀਆਂ ਲੋਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤਾਂ ਨੂੰ, ਸਿਵਿਆਂ ਦੀ ਅੱਗ ਵੀ ਨਹੀਂ ਸੀ ਨਸੀਬ ਹੋਈ। ਉਸ ਵੇਹਲੇ ਨੂੰ ਯਾਦ ਕਰ ਲੋਕ ਅੱਜ ਵੀ ਤੜਪ ਉਠਦੇ ਨੇ। ਅੱਸੀ ਤੜਕੇ ਨੂੰ ਹਨੇਰੇ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ। ਨਿੱਕੀਆਂ ਰਜ਼ਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ। ਥਾਣੇਦਾਰ ਨੇ ਦੂਰ ਖਲਿਆਰੀ ਜੀਪ ਵਿਚੋਂ ਦੋ ਸਿਪਾਹੀ ਅਤੇ ਇਕ ਹੌਲਦਾਰ ਨੂੰ ਅੰਦਰ ਘੱਲਿਆ। ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ, ਆਪਣੀ ਸੰਤਾਲੀ ਲੋਡ ਕਰ ਲਈ। ਤੇ ਐਨ ਵਿਚਕਾਰ ਜਾ ਕੇ ਆਖਣ ਲੱਗਾ, ਓਏ ਮੁਗ਼ਲ ਚੱਕ ਵਾਲਾ ਲਾਡੀ ਕੌਣ ਹੈ ਤੁਹਾਡੇ ਵਿੱਚੋ? ਜੀ ਮੈਂ ਹੀ ਹਾਂ, ਦੱਸੋ ਕਿ ਗੱਲ ਹੋਈ?

ਛੇਤੀ ਨਾਲ ਉਸਦੀਆਂ ਅੱਖਾਂ ਤੇ ਪੱਟੀ ਬੰਦ ਦਿਤੀ। ਸਾਰੇ ਰਾਹ ਜਿਪਸੀ ਵਿਚ ਚੁੱਪ ਛਾਈ ਰਹੀ। ਫਿਰ ਅੱਧੇ ਘੰਟੇ ਮਗਰੋਂ ਡ੍ਰਾਈਵਰ ਨੇ ਤਰਨ ਤਾਰਨ ਸ਼ਹਿਰ ਤੋਂ ਬਾਹਰ ਇੱਕ ਢਾਬੇ ਤੇ ਬ੍ਰੇਕ ਮਾਰ ਲਈ। ਸਾਰੇ ਚਾਅ ਪੀਣ ਲਈ ਥੱਲੇ ਉੱਤਰ ਗਏ। ਮੈਨੂੰ ਉਸ ਦੇ ਕੋਲ ਅੰਦਰ ਬਿਠਾ ਗਏ। ਮੈਂ ਗਹੁ ਨਾਲ ਤੱਕਿਆ ਉਹ ਮੈਨੂੰ ਦਸਵੀਂ ਦੇ ਪੜ੍ਹਦੇ ਪੁੱਤ ਵਰਗਾ ਲੱਗਾ। ਮੌਕਾ ਪਾ ਕੇ ਉਸਨੂੰ ਹੋਲੀ ਜਿਹੀ ਪੁੱਛ ਲਿਆ। ਜਦੋਂ ਆਵਾਜ਼ ਮਾਰੀ ਸੀ ਤੂੰ ਕਾਤੋਂ ਬੋਲ ਪਿਆ ਕਿ ਮੈਂ ਹੀ ਲਾਡੀ ਹਾਂ। ਘੇਸ ਮਾਰ ਬੜੇ ਰਹਿਣਾ ਸੀ ਰਜਾਈ ਅੰਦਰ, ਤੈਨੂੰ ਕਿਹੜਾ ਕੋਈ ਪਛਾਣਦਾ ਸੀ। ਸਾਬ ਜੀ, ਮੈਂ ਕਿਹੜਾ ਕੋਈ ਗਲਤ ਕੱਮ ਕੀਤਾ? ਮੈਨੂੰ ਕਾਹਦਾ ਡੱਰ? ਸਿਰਫ਼ ਰਾਹ ਹੀ ਦਸਿਆ ਸੀ ਉਹਨਾਂ ਨੂੰ। ਰਾਹ ਦਸਣਾ ਕਿਹੜਾ ਕੋਈ ਗੁਨਾਹ ਹੈ? ਇਸ ਵੱਘਦੀ ਹਨੇਰੀ ਵਿੱਚ ਗ਼ਲਤ ਠੀਕ ਵੇਖਣ ਦੀ ਵੇਹਲ ਕਿਸ ਦੇ ਕੋਲ ਹੈ ਮਿੱਤਰਾ? ਮੇਰੇ ਅੰਦਰੋਂ ਆਵਾਜ਼ ਨਿਕਲੀ। ਫਿਰ ਜਦੋਂ ਚਾਰ ਦਿਨਾਂ ਦੀ ਪੁੱਛ ਕਿਛੁ ਮਗਰੋਂ, ਇੱਕ ਸਵੇਰ ਤੜਕੇ ਨੂੰ ਉਸਨੂੰ ਜਿਪਸੀ ਚ ਪਾ ਕੇ ਤੁਰਨ ਲੱਗੇ ਤਾਂ ਉਸ ਤੋਂ ਖਲੋਤਾ ਵੀ ਨਹੀਂ ਸੀ ਜਾ ਰਿਹਾ। ਮੈਂ ਆਸਰਾ ਦੇ ਕ ਉਸ ਨੂੰ ਅੰਦਰ ਬਿਠਾਇਆ। ਤੁਸਾਂ ਨਾ ਆਪਣੇ ਪਿੰਡਾਂ ਦੇ ਵਿੱਚ ਜਾਂ ਕਿਤੇ ਹੋਰ, ਤੁਸੀਂ ਦੇਖਿਆ ਹੋਊਗਾ, ਲੋਕ ਗਾਲ੍ਹਾਂ ਕੱਢਦੇ ਜਾਂਦੇ ਆ ਸੜਕਾਂ ਤੇ। ਕਦੇ ਦੇਖਿਆ ਵੀ ਸੰਗਦੇ ਹੋਣ, ਗਾਲਾਂ ਕੱਢਣ ਲੱਗੇ। ਜਾਂ ਫਿਰ Facebook ਤੇ Instagram ਤੇ social media account ਤੇ ਹਥਿਆਰਾਂ ਨਾਲ photos ਪਾਉਂਦੇ ਜਾਂਦੇ ਨੇ। ਇਹ ਸੰਗਦੇ ਆ ਕਰਨ ਲੱਗੇ। ਤੇ ਜਿਹੜੇ ਤੁਸੀਂ ਇਹ ਮਾੜੇ ਕੰਮ ਕਰਨ ਲੱਗੇ ਨੀਂ ਸੰਗੇ ਤਾਂ ਤੁਸੀਂ ਆਬਦੇ ਚੰਗੇ ਕੰਮ ਕਰਨ ਲੱਗੇ ਕਿਉਂ ਸੰਗੋਂ? ਹਨਾ ਹੁਣ ਤੁਸੀਂ ਇਥੇ ਆਏ ਓਂ, ਤੁਸੀਂ ਇਥੇ ਆਉਣੇ ਓਂ, ਖੇਡਣ ਆਉਣੇ ਓਂ। ਚੰਗਾ ਕੰਮ। ਇਸ ਚੀਜ਼ ਲਈ ਤੁਸੀਂ ਕਿਉਂ ਸੰਗੋ, ਜਦੋਂ ਗਾਲ ਕੱਢਣ ਆਲਾ, ਮਾੜਾ ਕੰਮ ਕਰਨ ਆਲਾ, ਸ਼ਰਾਬ ਦੀ ਬੋਤਲ ਲੈ ਕੇ ਸੜਕ ਤੇ ਫਿਰਨ ਆਲਾ ਨੀਂ ਸੰਗਦਾ। ਤੇ ਜੇ ਚੰਗੇ ਕੰਮ ਕਰਨ ਆਲੇ ਸੰਗਣ ਲੱਗ ਗਏ ਤਾਂ ਉਹ ਬੁਰਾਈ ਵਧੀ ਜਾਊਗੀ। ਕਈ ਵਾਰ ਆਏਂ ਹੁੰਦਾ ਵੀ ਜਿਵੇਂ ਵਰਿੰਦਰ ਵੀਰ ਹੋਣੀ ਜਿਹੜਾ ਉਪਰਾਲਾ ਕਰ ਰਹੇ ਨੇ। ਇਹ ਕੋਈ ਛੋਟਾ ਉਪਰਾਲਾ ਨੀਂ ਹੈਗਾ। ਆਬਦੇ time ਚੋਂ time ਕੱਢ ਕੇ ਸੋਡੇ ਭਵਿੱਖ ਨੂੰ ਬਣਾਉਣ ਲਈ ਅਹ ਇਸ ਪਾਸੇ invest ਕਰਦੇ ਆ। ਤਾਂ ਹੁਣ ਕਈ ਵਾਰੀ ਆਏਂ ਹੋ ਜਾਂਦਾ ਵੀ ਯਰ ਫਰਕ ਕੀ ਪੈਜੂ। ਕਈ ਲੋਕ ਕਹਿੰਦੇ ਹੋਣਗੇ, ਸੋਡੇ ਪਿੰਡ ਚ ਵੀ ਕਹਿੰਦੇ ਹੋਣਗੇ, ਇਹਦੇ ਨਾਲ ਕੀ ਫਰਕ ਪੈਜੂ, ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨੀਂ ਪੈਂਦਾ। ਇੱਕ ਨਾ ਸੋਨੂੰ ਛੋਟੀ ਜੀ ਕਹਾਣੀ ਸੁਣਾਉਣਾ। ਕਹਾਣੀਆਂ ਦਾ ਮੇਰਾ interest ਆ, ਸੱਤਰ-ਅੱਸੀ ਕਹਾਣੀਆਂ ਮੈਂ ਲਿਖ ਚੁੱਕਿਆ।